ਐ ਇੱਕ ਬੱਸ ਹੈਗੀ ਆ ਜੋ ਸ਼ਰਮਾ ਟੂਰਿਸਟ ਵੱਲੋਂ ਲੌਂਚ ਕੀਤੀ ਗਈ ਆ ਐ ਬਾਹਰੋਂ ਵੀ ਉਨੀ ਹੀ ਸਟਾਈਲਿਸ਼ ਹੈ ਤਾਂ ਅੰਦਰੋਂ ਵੀ ਉਨੀ ਹੀ ਕੰਫਰਟੇਬਲ ਹੈਗੀ ਆ ਜਾਂ --

ਯਾਤਰੀ ਕੰਫਰਟੇਬਲ ਹੋ ਕੇ ਆਪਣੀ ਯਾਤਰਾ ਨੂੰ ਕਰ ਸਕਣ --

ਇਹ ਵੇਖਣ ਤੋਂ ਲੱਗਦਾ ਪਿਆ ਇੱਕ ਮਕੈਨਿਕ ਦੀ ਦੁਕਾਨ ਹੈ ਜਿਸ ਤੇ ਗੱਡੀਆਂ ਦਾ ਰਿਪੇਅਰਮੈਂਟ ਹੁੰਦੀ ਹੈ।

ਅਸੀਂ ਧਿਆਨ ਨਾਲ ਵੇਖੀਏ ਤੇ ਇਹਦੇ ਵਿੱਚ ਸਫੇਦ ਕਲਰ ਦੇ ਵੀ ਗੁਲਾਬ ਸਾਨੂੰ ਨਜ਼ਰ ਆਉਣਗੇ।

ਜਿਹਦੇ ਵਿੱਚ ਸਾਡੇ ਰੋਜ਼ ਮਰਾਤੇ ਘਰ ਵਿੱਚ ਕੰਮ ਆਉਣ ਵਾਲੇ ਸਮਾਨ ਸਾਡੇ ਸਾਹਮਣੇ ਲਾਈਨ ਨਾਲ ਲੱਗੇ ਹੋਏ ਨੇ ਜਿਸ ਤਰ੍ਹਾਂ ਕੁਕਿੰਗ ਓਇਲ --

ਇਹ ਤਸਵੀਰ ਹੈ ਇੱਕ ਕਿਤਾਬਾਂ ਦੀ ਦੁਕਾਨ ਦੀ ਜਿੱਥੇ ਜਿਹਦਾ ਨਾਂ ਲਿਖਿਆ ਹੈ ਤੇਜਾ ਬੁੱਕ ਸਟਾਲ ।

ਆ ਸਾਡੇ ਸਾਹਮਣੇ ਇੱਕ ਪੀਜ਼ਾ ਤੇ ਬਰਗਰ ਦੀ ਸੋਪ ਦਾ ਵਿਊ ਹੈ ਮੈਨੂੰ ਤੇ ਪੀਜ਼ਾ ਬਹੁਤ ਪਸੰਦ ਆ ਤੁਹਾਨੂੰ ਪਸੰਦ ਆ।

ਫੈਕਟਰੀ ਦਾ ਨਜ਼ਾਰਾ ਆ ਮਸ਼ੀਨ ਵੀ ਕਿੰਨੀ ਵੱਡੀ ਹੈਗੀ ਆ ਨਾਲ ਉਹਦੇ ਇੱਕ ਵੱਡਾ ਕੱਪੜੇ ਦਾ ਗੱਠਾ ਰੱਖਿਆ ਹੋਇਆ ਹੈ।

ਇਥੇ ਬਾਰਬੀ ਡੋਲ ਵੀ ਹੈਗੀ ਹ ਬੱਚਿਆਂ ਦੀ ਟੋਇ ਕਾਰ ਵੀ ਹੀਗੀ ਪਜਲ ਬਾਕਸ ਹੈਗੇ ਡਿਫਰੈਂਟ ਡਿਫਰੈਂਟ ਟਾਈਪ ਦੇ ਖਿਡੋਣੇ ਸਾਡੇ ਸਾਹਮਣੇ ਹੇਗੇ ਅੱਖਾਂ ਦੇ।

ਮਿਸਤਰੀ ਵਗੈਰਾ ਖਲੋਤੇ ਹੋਏ ਨੇ ਕਾਰੀਗਰ ਆਪਣਾ ਕੰਮ ਕਰਦੇ ਪਏ ਆ।

ਆ ਹਾਈਟੈਕ ਉਪਰੇਸ਼ਨ ਸੀਨ ਆ ਜਿੱਥੇ ਸਾਰੀ ਤਰਾਂ ਦੀ ਫੈਸਿਲਿਟੀਜ਼ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਜ਼ਰ ਆ ਰਹੀ ਹੈ।

ਜਿਸ ਤਰ੍ਹਾਂ ਕਿ ਮੈਂ ਵੇਖ ਸਕਦੀ ਆਂ ਮੇਰੇ ਸਾਹਮਣੇ ਆਹ ਮਸ਼ਵਾਰੇ ਹੈਗੇ ਨੇ ਜੋ ਮੱਛੀਆਂ ਫੜਨ ਦਾ ਕੰਮ ਕਰਦੇ ਨੇ --

ਇਹਨੂੰ ਮਾਰਕੀਟ ਵਿੱਚ ਲਿਆ ਕੇ ਵੇਚਦੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਘਰ --

ਇਹਨਾਂ ਇਹਦਾ ਬੋਨਟ ਖੋਲ ਦਿੱਤਾ ਗਿਆ ਆ ਤਾਂ ਕਿ ਇਹਦੀ ਮੁਰੰਮਤ ਹੋ ਸਕੇ ਆਹ ਗਰਾਜ਼ ਦੇ ਸਾਹਮਣੇ ਸ਼ਾਇਦ ਖੜੀ ਆ।

ਵੇਖਣ ਤੋਂ ਤਾਂ ਮੈਨੂੰ ਇੱਕ ਕੰਟੇਨਰ ਲੱਗਦਾ ਪਿਆ ਐ ਜੋ ਕਾਰਖਾਨੇ ਜਾ --

ਬਹੁਤ ਹੀ ਸੁੰਦਰ ਵਿਊ ਐ ਇਸ ਰੈਸਟੋਰੈਂਟ ਦਾ ਫੈਮਲੀ ਗੈਟ ਟੂਗੈਦਰ ਵਾਸਤੇ ਬੈਸਟ ਜਗਹਾ ਲੱਗਦੀ ਪਈ ਐ।

ਤੇ ਬਰ੍ਥਡੇ ਸੈਲੀਬ੍ਰੇਟ ਕਰਲੋ ਜਾਂ ਫੈਮਿਲੀ ਗੇਟ ਟੋਗੇਥਰ ਦਾ ਕੋਈ ਵੀ ਫੰਕਸ਼ਨ ਅਟੈਂਡ ਕਰ ਸਕਦੇ ਆ।

ਆਪਣੀ ਆਦਮਿਕ ਸ਼ਾਂਤੀ ਵਾਸਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਸਤੇ --

ਪੜ੍ਹਦਾ ਆ ਗਿਆਨ ਕੋਈ ਗਿਆਨ ਵੰਡਦਾ ਪੜ੍ਹਦਾ ਆ ਜਿਸ ਨੂੰ ਜੋ ਵੀ ਪਸੰਦ ਹੋਵੇ ਉਹ ਆਪਣੀ ਪਸੰਦ ਦੀ ਕਿਤਾਬਾਂ ਪੜ੍ਹਦਾ ਆ।

ਕਿੰਗਫਿਸ਼ਰ ਕਹਿੰਦੇ ਹੈ ਇਹਨੂੰ ਅੰਗਰੇਜ਼ੀ ਚ ਇਹ ਬਹੁਤ ਹੀ ਰੇਅਰ ਹੈ ਜਲਦੀ ਵੇਖਨ ਨੂੰ ਨਹੀਂ ਮਿਲਦੇ।

ਪਰ ਬਹੁਤ ਹੀ ਸੋਹਣੇ ਹੈਗੇ ਆ ਬਹੁਤ ਹੀ ਸੁੰਦਰ ਦਿੱਖਦੇ ਪਏ --